ਡੂੰਘਾਈ ਨਾਲ ਪੜ੍ਹ ਸਕਣਾ, ਹਰ ਇੱਕ ਮਨੁੱਖ ਸੰਭਵ ਨਈ ਪਰ ਸਵੈ ਅਧਿਐਨ ਦੀ ਆਦਤ ਸਦਕਾ, ਉਹ ਇਨ੍ਹਾਂ ਉੱਤੇ ਨਜ਼ਰ ਤਾਂ ਮਾਰ ਹੀ ਸਕਦਾ ਹੈ। ਅਗੋਂ ਚੋਣਵੀਆਂ ਉੱਤਮ ਰਚਨਾਵਾਂ ਨੂੰ ਪੜ੍ਹ ਸਕਦਾ ਹੈ। ਸਵੈ ਅਧਿਐਨ ਲਈ ਹਰ ਮਨੁੱਖ ਕੀਮਤੀ ਪੁਸਤਕਾਂ ਨਹੀਂ ਖਰੀਦ ਸਕਦਾ। ਉਸਦੇ ਅਧਿਐਨ ਦੀ ਭੁੱਖ ਪੂਰੀ ਕਰਨ ਲਈ ਲਾਇਬ੍ਰੇਰੀਆਂ ਹਨ। ਵਿਅਕਤੀ ਲਾਇਬ੍ਰੇਰੀਆਂ ਦੀ ਸਹਾਇਤਾ ਨਾਲ ਸਵੈ ਅਧਿਐਨ ਕਰਕੇ ਆਨੰਦ ਮਾਣ ਸਕਦਾ ਹੈ ਅਤੇ ਜੀਵਨ ਸੋਝੀ ਵੀ ਪੂਰੀ ਕਰਨ ਲਈ ਲਾਇਬ੍ਰੇਰੀਆਂ ਹਨ। ਹਾਸਲ ਕਰ ਸਕਦਾ ਹੈ। ਸਵੈ ਅਧਿਐਨ ਦੀ ਆਦਤ ਮਨੁੱਖ ਨੂੰ ਅਨੇਕਾਂ ਬੁਰੀਆਂ ਆਦਤਾਂ ਤੋਂ ਵੀ ਬਚਾਉਂਦੀ ਹੈ। ਵਿਦਿਆਰਥੀਆਂ ਨੂੰ ਚਾਹੀਦਾ ਹੈ ਕੇ ਉਹ ਵਿਦਿਆਰਥੀ ਜੀਵਨ ਵਿੱਚ ਹੀ ਕੋਰਸ ਦੀ ਪੜ੍ਹਾਈ ਦੇ ਨਾਲ-ਨਾਲ ਵਾਧੂ ਪੜ੍ਹਨ ਦੀ ਆਦਤ ਵੀ ਪਾਉਣ।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 ਸਵੈ ਅਧਿਐਨ ਕਰਨ ਦੀ ਜਾਚ ਸਿਖਾਈ ਜਾਂਦੀ ਹੈ। ਇੰਝ ਵੀ ਕਿਹਾ ਜਾ ਸਕਦਾ ਹੈ ਕੇ ਵਿਦਿਅਕ ਸੰਸਥਾਵਾਂ ਵਿਦਿਆਰਥੀ ਨੂੰ ਇੱਕ ਤੀਜਾ ਨੇਤਰ ਪ੍ਰਦਾਨ ਕਰਦੀਆਂ ਹਨ।

ਭਾਂਤ-ਭਾਂਤ ਦੀਆਂ ਪੁਸਤਕਾਂ ਲਿਖੀਆਂ ਮਿਲਦੀਆਂ ਹਨ। ਇਨ੍ਹਾਂ ਸਾਰੀਆਂ ਨੂੰ ਡੂੰਘਾਈ ਨਾਲ ਪੜ੍ਹ ਸਕਣਾ ਹਰ ਇੱਕ ਮਨੁੱਖ ਲਈ ਸੰਭਵ ਨਈ। ਪਰ ਸਵੈ ਅਧਿਐਨ ਦੀ ਆਦਤ ਸਕਦਾ, ਉਹ ਇਨ੍ਹਾਂ ਉੱਤੇ ਨਜ਼ਰ ਤਾਂ ਮਾਰ ਹੀ ਸਕਦਾ ਹੈ। ਅੱਗੋਂ ਚੋਣਵੀਆਂ ਉੱਤਮ ਰਚਨਾਵਾਂ ਨੂੰ ਪੜ੍ਹ ਸਕਦਾ ਹੈ। ਸਵੈ ਅਧਿਐਨ ਲਈ ਹਰ ਮਨੁੱਖ ਕੀਮਤੀ ਪੁਸਤਕਾਂ ਨਹੀਂ ਖਰੀਦ ਸਕਦਾ। ਉਸਦੇ ਅਧਿਐਨ ਦੀ ਭੁੱਖ ਪੂਰੀ ਕਰਨ ਲਈ ਲਾਇਬ੍ਰੇਰੀਆਂ ਹਨ। ਵਿਅਕਤੀ ਲਾਇਬ੍ਰੇਰੀਆਂ ਦੀ ਸਹਾਇਤਾ ਨਾਲ ਸਵੈ ਅਧਿਐਨ ਕਰਕੇ ਆਨੰਦ ਮਾਣ ਸਕਦਾ ਹੈ ਅਤੇ ਜੀਵਨ ਸੋਝੀ ਵੀ ਹਾਸਲ ਕਰ ਸਕਦਾ ਹੈ। ਸਵੈ ਅਧਿਐਨ ਦੀ ਆਦਤ ਮਨੁੱਖ ਨੂੰ ਅਨੇਕਾਂ ਬੁਰੀਆਂ ਆਦਤਾਂ ਤੋਂ ਵੀ ਬਚਾਉਂਦੀ ਹੈ। ਵਿਦਿਆਰਥੀਆਂ ਨੂੰ ਚਾਹੀਦਾ ਹੈ ਕੇ ਉਹ ਵਿਦਿਆਰਥੀ ਜੀਵਨ ਵਿੱਚ ਕੋਰਸ ਦੀ ਪੜ੍ਹਾਈ ਦੇ ਨਾਲ-ਨਾਲ ਵਾਧੂ ਪੜਨ ਦੀ ਆਦਤ ਵੀ ਪਾਉਣ। ਸਵੈ ਅਧਿਐਨ ਜੀਵਨ ਜਾਚ ਦਾ ਇੱਕ ਮਹੱਤਵਪੂਰਨ ਅੰਗ ਹੈ। ਸਵੈ ਅਧਿਐਨ ਦਾ ਅਰਥ ਹੈ

ਪਾਸ ਕਰ ਲੈਣੀਆਂ ਅਧਿਐਨ ਦੀ ਉੱਤਮ ਸੀਮਾਂ ਹੈ। ਪਰ ਇਹ ਗੱਲ ਪੂਰੀ ਠੀਕ ਨਹੀਂ ਹੈ। ਸਕੂਲਾਂ, ਕਾਲਜਾਂ ਵਿੱਚ ਤਾਂ ਸਗੋਂ ਸਵੈ ਅਧਿਐਨ ਕਰਨ ਦੀ ਜਾਚ ਸਿਖਾਈ ਜਾਂਦੀ ਹੈ। ਇੰਝ ਵੀ ਕਿਹਾ ਜਾ ਸਕਦਾ ਹੈ ਕੇ ਵਿਧਿਅਕ ਸੰਸਥਾਵਾਂ ਵਿਦਿਆਰਥੀ ਨੂੰ ਇੱਕ ਤੀਜਾ ਨੇਤਰ ਪ੍ਰਦਾਨ ਕਰਦੀਆਂ ਹਨ।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 ਭਾਂਤ-ਭਾਂਤ ਦੀਆਂ ਪੁਸਤਕਾਂ ਲਿਖੀਆਂ ਮਿਲਦੀਆਂ ਹਨ। ਇਨ੍ਹਾਂ ਸਾਰੀਆਂ ਨੂੰ ਡੂੰਘਾਈ ਨਾਲ ਪੜ੍ਹ ਸਕਣਾ, ਹਰ ਇੱਕ ਮਨੁੱਖ ਲਈ ਸੰਭਵ ਨਈ। ਪਰ ਸਵੈ ਅਧਿਐਨ ਦੀ ਆਦਤ ਸਦਕਾ, ਉਹ ਇਨ੍ਹਾਂ ਉੱਤੇ ਨਜ਼ਰ ਤਾਂ ਮਾਰ ਹੀ ਸਕਦਾ ਹੈ। ਅੱਗੋਂ ਚੋਣਵੀਆਂ ਉੱਤਮ ਰਚਨਾਵਾਂ ਨੂੰ ਪੜ੍ਹ ਸਕਦਾ ਹੈ। ਸਵੈ ਅਧਿਐਨ ਲਈ ਹਰ ਮਨੁੱਖ ਕੀਮਤੀ ਪੁਸਤਕਾਂ ਨਹੀਂ ਖਰੀਦ ਸਕਦਾ। ਉਸਦੇ ਅਧਿਐਨ ਦੀ ਭੁੱਖ ਪੂਰੀ ਕਰਨ ਲਈ ਲਾਇਬ੍ਰੇਰੀਆਂ ਹਨ। ਵਿਅਕਤੀ

ਮਨੁੱਖ ਨੂੰ ਅਨੇਕਾਂ ਬੁਰੀਆਂ ਆਦਤਾਂ ਤੋਂ ਵੀ ਬਚਾਉਂਦੀ ਹੈ। ਵਿਦਿਆਰਥੀਆਂ ਨੂੰ ਚਾਹੀਦਾ ਹੈ ਕੇ ਉਹ ਵਿਦਿਆਰਥੀ ਜੀਵਨ ਵਿੱਚ ਹੀ ਕੋਰਸ ਦੀ ਪੜ੍ਹਾਈ ਦੇ ਨਾਲ-ਨਾਲ ਵਾਧੂ ਪੜਨ ਦੀ ਆਦਤ ਵੀ ਪਾਉਣ। ਸਵੈ ਅਧਿਐਨ ਜੀਵਨ ਜਾਚ ਦਾ ਇੱਕ ਮਹੱਤਵਪੂਰਨ ਅੰਗ ਹੈ। ਸਵੈ ਅਧਿਐਨ ਦਾ ਅਰਥ ਹੈ ਵਾਧੂ ਪੜਨ ਦੀ ਆਦਤ ਵੀ ਪਾਉਣ। ਸਵੈ ਅਧਿਐਨ ਜੀਵਨ ਜਾਚ ਦਾ ਇੱਕ ਮਹੱਤਵਪੂਰਨ ਅੰਗ ਹੈ। ਸਵੈ ਅਧਿਐਨ ਦਾ ਅਰਥ ਹੈ ਪਾਸ ਕਰ ਲੈਣੀਆਂ ਅਧਿਐਨ ਦੀ ਉੱਤਮ ਸੀਮਾਂ ਹੈ। ਪਰ ਇਹ ਗੱਲ ਪੂਰੀ ਠੀਕ ਨਹੀਂ ਹੈ। ਸਕੂਲਾਂ, ਕਾਲਜਾਂ ਵਿੱਚ ਤਾਂ ਸਗੋਂ ਸਵੈ ਅਧਿਐਨ ਕਰਨ ਦੀ ਜਾਚ ਸ਼ਿਖਾਏ ਜਾਂਦੀ ਹੈ ਇੰਝ ਵੀ ਕਿਹਾ ਜਾ ਸਕਦਾ ਹੈ ਕੇ ਵਿਦਿਅਕ ਸੰਸਥਾਵਾਂ ਵਿਦਿਆਰਥੀ ਨੂੰ ਇੱਕ ਤੀਜਾ ਨੇਤਰ ਪ੍ਰਦਾਨ ਕਰਦੀਆਂ ਹਨ।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

ਭਾਂਤ-ਭਾਂਤ ਦੀਆਂ ਪੁਸਤਕਾਂ ਲਿਖੀਆਂ ਮਿਲਦੀਆਂ ਹਨ। ਇਨ੍ਹਾਂ ਸਾਰੀਆਂ ਨੂੰ ਡੂੰਘਾਈ ਨਾਲ ਪੜ੍ਹ ਸਕਣਾ, ਹਰ ਇੱਕ ਮਨੁੱਖ ਲਈ ਸੰਭਵ ਨਈ। ਪਰ ਸਵੈ ਅਧਿਐਨ ਦੀ ਆਦਤ ਸਦਕਾ, ਉਹ ਇਨ੍ਹਾਂ ਉੱਤੇ ਨਜ਼ਰ ਤਾਂ ਮਾਰ ਹੀ ਸਕਦਾ ਹੈ। ਅੱਗੋਂ ਚੋਣਵੀਆਂ ਉੱਤਮ ਰਚਨਾਵਾਂ ਨੂੰ ਪੜ੍ਹ ਸਕਦਾ ਹੈ। ਸਵੈ ਅਧਿਐਨ ਲਈ ਹਰ ਮਨੁੱਖ ਕੀਮਤੀ ਪੁਸਤਕਾਂ ਨਹੀਂ ਖਰੀਦ ਸਕਦਾ। ਉਸਦੇ ਅਧਿਐਨ ਦੀ ਭੁੱਖ ਪੂਰੀ ਕਰਨ ਲਈ ਲਾਇਬ੍ਰੇਰੀਆਂ ਹਨ। ਵਿਅਕਤੀ ਲਾਇਬ੍ਰੇਰੀਆਂ ਦੀ ਸਹਾਇਤਾ ਨਾਲ ਸਵੈ ਅਧਿਐਨ ਕਰਕੇ ਆਨੰਦ ਮਾਣ ਸਕਦਾ ਹੈ ਅਤੇ ਜੀਵਨ ਸੋਝੀ ਵੀ ਹਾਸਲ ਕਰ ਸਕਦਾ ਹੈ। ਸਵੈ ਅਧਿਐਨ ਦੀ ਆਦਤ ਮਨੁੱਖ ਨੂੰ ਅਨੇਕਾਂ ਬੁਰੀਆਂ ਆਦਤਾਂ ਤੋਂ ਵੀ ਬਚਾਉਂਦੀ ਹੈ। ਵਿਦਿਆਰਥੀਆਂ ਨੂੰ ਚਾਹੀਦਾ ਹੈ ਕੇ ਉਹ ਵਿਦਿਆਰਥੀ ਜੀਵਨ ਵਿੱਚ ਹੀ ਕੋਰਸ ਦੀ ਪੜ੍ਹਾਈ ਦੇ ਨਾਲ-ਨਾਲ ਵਾਧੂ ਪੜਨ ਦੀ ਆਦਤ ਵੀ ਪਾਉਣ। ਸਵੈ ਅਧਿਐਨ ਜੀਵਨ ਜਾਚ ਦਾ ਇੱਕ ਮਹੱਤਵਪੂਰਨ ਅੰਗ ਹੈ। ਸਵੈ ਅਧਿਐਨ ਦਾ ਅਰਥ ਹੈ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 ਪਾਸ ਕਰ ਲੈਣੀਆਂ ਅਧਿਐਨ ਦੀ ਉੱਤਮ ਸੀਮਾਂ ਹੈ। ਪਰ ਇਹ ਗੱਲ ਪੂਰੀ ਠੀਕ ਨਹੀਂ ਹੈ। ਸਕੂਲਾਂ, ਕਾਲਜਾਂ ਵਿੱਚ ਤਾਂ ਸਗੋਂ ਸਵੈ ਅਧਿਐਨ ਕਰਨ ਦੀ ਜਾਚ ਸਿਖਾਈ ਜਾਂਦੀ ਹੈ। ਇੰਝ ਵੀ ਕਿਹਾ ਜਾ ਸਕਦਾ ਹੈ ਕੇ ਵਿਦਿਅਕ ਸੰਸਥਾਵਾਂ ਵਿਦਿਆਰਥੀ ਨੂੰ

ਫੁਲਕਾਰੀ ਦੀ ਕਹਾਣੀ ਸੁਣਾਉਣ ਲੱਗੀ ਹਾਂ ਮੈਂ, ਫੁਲਕਾਰੀ ਵੀ ਇੱਕ ਕਲਾ ਹੈ,

ਸਾਡੀ ਅਧਿਆਪਕ ਦੇ ਘਰ ਤਾਂ ਪਰਦੇ ਵੀ ਫੁਲਕਾਰੀਆਂ ਦੇ ਲੱਗੇ ਹੋਏ ਹਨ, ਉਹ ਬਹੁਤ ਹੀ ਸੋਹਣੇ ਲੱਗਦੇ ਨੇ ਹਰਮੀਤ ਨੇ ਆਪਣੀ ਮਾਂ ਨੂੰ ਕਿਹਾ ਲੈ, ਰਹਿਣ ਦੇ,

ਹੁਣ ਤਾਂ ਫੁਲਕਾਰੀ ਦੀ ਬਹੁਤ ਕਦਰ ਹੋ ਗਈ ਹੈ, ਬਾਹਰਲੇ ਦੇਸਾਂ ਵਿੱਚ ਵੀ ਇਹਨਾਂ ਦੀ ਬੜੀ ਮੰਗ ਹੋ ਗਈ ਹੈ, ਲਿਆਓ, ਤੁਸੀਂ ਵੀ ਜੇ ਕੋਈ ਵੇਚਣੀ ਹੈ, ਨਾ ਭਾਈ ਮੈਂ ਨਹੀਂ ਵੇਚਣੀ, ਫੁਲਕਾਰੀ ਵੀ ਕਦੀ ਵੇ ਵੇਚੀ ਦੀ ਹੈ, ਇਹ ਤਾਂ ਮੈਂ ਤੇਰੇ ਵਿਆਹ ਵਿੱਚ ਦੇਵਾਂਗੀ, ਮੇਰੇ ਕੋਲ ਸੁੱਖੀ-ਸਾਂਦੀਂ ਬਥੇਰੀਆਂ ਫੁਲਕਾਰੀਆਂ ਨੇ, ਨਾਲੇ ਫੁਲਕਾਰੀਆਂ ਫੁਲਕਾਰੀ ਤਾਂ ਸਗਨ ਦੀ ਚੀਜ਼ ਹੁੰਦੀ ਹੈ, ਫੇਰ ਸਗਨਾਂ ਦੀ ਚੀਜ਼ ਨਹੀਂ ਵੇਚੀ ਦੀ ਹੁੰਦੀ, ਉਂਞ ਜੇ ਤੇਰਾ ਜੀਅ ਕਰਦਾ ਹੈ ਤਾਂ ਲੈ ਜਾਵੀਂ ਇੱਕ ਟੂਲ ਦੀ ਫੁਲਕਾਰੀ, ਕਮੀਜ਼ ਬਣਾਉਣ ਵਾਸਤੇ, ਮਾਂ ਜੀ ਨੇ ਕਿਹਾ ਮੈਨੂੰ ਦਿਖਾ ਦਿਓ, ਸਾਰੀਆਂ ਫੁਲਕਾਰੀਆਂ, ਮੈਨੂੰ ਜਿਹੜੀ ਸੋਹਣੀ ਲੱਗੀ, ਲੈ ਜਾਵਾਂਗੀ, ਹਰਮੀਤ ਨੇ ਮਾਂ ਨੂੰ ਕਿਹਾ, ਮਾਂ ਜੀ ਸੰਦੂਕ ਵਿੱਚੋਂ ਫੁਲਕਾਰੀ ਕੱਢਣ ਅੰਦਰ ਸਬਾਤ ਵੱਲ ਚਲੇ ਗਏ, ਹਰਮੀਤ ਵੀ ਨਾਲ ਹੀ ਤੁਰ ਪਈ।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 ਹਾਂ ਧੀਏ, ਮੈਂ ਹੀ ਕੱਢੀਆਂ ਨੇ, ਕੁੱਝ ਤੇਰੀ ਨਾਨੀ ਦੇ ਹੱਥਾਂ ਦੀਆਂ ਨੇ, ਉਹ ਮੈਂ ਅਜੇ ਤੱਕ ਸਾਂਭ ਕੇ ਰੱਖੀਆਂ ਨੇ, ਕਹਿੰਦੇ-ਕਹਿੰਦੇ ਮਾਂ ਜੀ ਸੰਦੂਕ ਵਿੱਚੋਂ ਫੁਲਕਾਰੀਆਂ ਕੱਢਣ ਲੱਗੇ। ਫੁਲਕਾਰੀਆਂ ਕੱਢ ਕੇ ਉਹ ਬੈਠਕ ਵਿੱਚ ਲੈ ਗਏ, ਫਿਰ ਉਹ ਇਕੱਲੀ-ਇਕੱਲੀ ਫੁਲਕਾਰੀ ਬਾਰੇ ਹਰਮੀਤ ਨੂੰ ਦੱਸਣ ਲੱਗੇ, ਹਰਮੀਤ ਨੂੰ ਇਹ ਸਾਰਾ ਕੁੱਝ ਦੇਖ ਕੇ ਬੜਾ ਹੀ ਅਚੰਭਾ ਲੱਗਿਆ, ਉਹ ਬੜੇ ਧਿਆਨ ਨਾਲ ਆਪਣੀ ਮਾਂ ਦੀਆਂ ਗੱਲਾਂ ਸੁਣ ਵੀ ਰਹੀ ਸੀ ਤੇ ਵਿੱਚ-ਵਿੱਚ ਮਾਂ ਤੋਂ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

ਆਹ ਦੇਖੋ ਮਾਂ ਜੀ, ਇਸ ਫੁਲਕਾਰੀ ਨੂੰ ਕੀ ਕਹਿੰਦੇ ਨੇ? ਆਹ ਜਿਹਦੇ ਉੱਪਰ ਤਿਕੋਣੀ ਸ਼ਕਲ ਵਿੱਚ ਕਢਾਈ ਕੀਤੀ ਏ ਤੇ ਬਾਕੀ ਸਾਰੀ ਖ਼ਾਲੀ ਛੱਡੀ ਹੋਈ ਹੈ ਇਹ ਘੁੰਗਟ-ਬਾਗ਼ ਹੈ ਇਸ ਦੇ ਸਿਰ ਅਤੇ ਮੋਢਿਆਂ ਉੱਤੇ ਆਉਣ ਵਾਲੇ ਹਿੱਸੇ ਵਿੱਚ ਹੀ ਕਢਾਈ ਕੀਤੀ ਹੁੰਦੀ ਹੈ ਇਹ ਚੋਪ ਹੈ, ਇਹ ਵਿਆਹ ਦੀ ਫੁਲਕਾਰੀ ਹੈ, ਪਹਿਲਾਂ ਚੂੜਾ ਚੜ੍ਹਾਉਣ ਵੇਲੇ ਇਹ ਕੁੜੀ ਉੱਤੇ ਦਿੱਤੀ ਜਾਂਦੀ ਸੀ, ਇਹ ਦੂਜੀਆਂ ਸਧਾਰਨ ਫੁਲਕਾਰੀਆਂ ਨਾਲੋਂ ਵੱਡੀ ਹੁੰਦੀ ਹੈ। ਇਸ ਦੀ ਕਢਾਈ ਖ਼ਾਸ ਗੁੰਝਲਦਾਰ ਤੋਪੇ ਨਾਲ ਕੀਤੀ ਹੁੰਦੀ ਹੈ। ਕਢਾਈ ਦਾ ਤੋਪਾ ਬਹੁਤ ਬਰੀਕ ਹੁੰਦਾ ਹੈ, ਇਹ ਕੁੜੀਆਂ ਦੇ ਦਾਜ ਦੀ ਖ਼ਾਸ ਚੀਜ਼ ਹੁੰਦੀ ਹੈ, ਇਸ ਵਾਂਗ ਸੁੱਭਰ ਵੀ

ਕੰਨੀਆਂ ਦੇ ਨਾਲ-ਨਾਲ ਕਢਾਈ ਕੀਤੀ ਹੋਈ ਹੈ, ਇਸ ਦੇ ਵਿਚਕਾਰ ਸਿਰਫ਼ ਪੰਜ ਫੁੱਲ ਹੀ ਕੱਢੇ ਹੋਏ ਹਨ, ਬਾਕੀ ਦਾ ਹਿੱਸਾ ਸਾਫ਼ ਹੈ, ਮਾਂ ਜੀ ਨੇ ਮੈਨੂੰ ਜਾਣਕਾਰੀ ਦਿੰਦਿਆਂ ਕਿਹਾ, ਮਾਂ ਜੀ, ਉਹ ਵੀ ਚੋਪ ਸੀ ਜਿਹੜਾ ਉਦੋਂ ਭੈਣ ਜੀ ਦੇ ਵਿਆਹ ਤੇ ਡੋਲੀ ਤੋਰਨ ਸਮੇਂ ਉਹਨਾਂ ਉੱਪਰ ਤਾਣਿਆ ਹੋਇਆ ਸੀ, ਹਰਮੀਤ ਨੇ ਉਤਸੁਕਤਾ ਨਾਲ ਪੁੱਛਿਆ ਨਾ-ਨਾ, ਉਹ ਤਾਂ ਤਿਲ-ਪੱਤਰਾ ਸੀ, ਉਹਦੀ ਤਾਂ ਸਿੱਧੀ ਜਿਹੀ ਕਢਾਈ ਸੀ ਤੇ ਕਢਾਈ ਕੀਤੀ ਵੀ ਸਿਰਫ਼ ਕੰਨੀਆਂ

ਇਹ ਨੀਲਕ ਹੈ, ਇਹਦੀ ਕਢਾਈ ਤਾਂ ਸਾਦੀ ਹੈ ਪਰ ਇਸ ਦਾ ਰੰਗ ਨੀਲਾ ਹੋਣ ਕਰਕੇ ਹੀ ਇਸ ਨੂੰ ਨੀਲਕ ਕਹਿੰਦੇ ਹਨ, ਮਾਂ ਜੀ ਤੁਹਾਡੇ ਕੋਲ ਤਾਂ ਬਹੁਤ ਕਿਸਮ ਦੀਆਂ ਫੁਲਕਾਰੀਆਂ ਨੇ ਭਲਾ, ਇਹਨਾਂ ਦੀ ਕੋਈ ਹੋਰ ਕਿਸਮ ਵੀ ਹੁੰਦੀ ਹੈ, ਇੱਕ ਹੋਰ ਫੁਲਕਾਰੀ ਵੀ ਹੁੰਦੀ ਹੈ ਜਿਹਦੇ ਉੱਪਰ ਛੋਟੇ-ਛੋਟੇ ਸ਼ੀਸ਼ਿਆਂ ਦੇ ਟੁੱਕੜੇ ਜੜੇ ਹੁੰਦੇ ਹਨ। ਉਹਨੂੰ ਛੱਮਾਸ ਕਹਿੰਦੇ ਹਨ, ਉਹ ਬਹੁਤ ਸੋਹਣੀ ਲੱਗਦੀ ਹੈ, ਤੇਰੀ ਮਾਸੀ ਕੋਲ ਹੈ, ਇੱਕ ਛੱਮਾਸ ਜਦੋਂ ਕਦੇ ਉੱਥੇ ਗਈ ਤਾਂ ਵੇਖ ਆਵੀਂ, ਮਾਂ ਜੀ ਏਨੀ ਕਢਾਈ ਹੱਥਾਂ ਨਾਲ ਕੀਤੀ ਹੈ ਜਾਂ ਮਸ਼ੀਨਾਂ ਨਾਲ? ਮਸ਼ੀਨਾਂ ਉਦੋਂ ਡੁੱਬਣੀਆਂ ਕਿੱਥੇ ਹੁੰਦੀਆਂ ਸਨ, ਇਹ ਮਸ਼ੀਨਾਂ ਦਾ ਤਾਂ ਹੁਣੇ ਚੱਲਿਆ ਰਿਵਾਜ਼, ਤਾਂ ਹੀ ਤਾਂ ਅੱਜ-ਕੱਲ੍ਹ ਦੀਆਂ ਕੁੜੀਆਂ ਨੂੰ ਕਸੀਦਾ ਕੱਢਣਾ ਭੁੱਲ ਗਿਆ ਹੈ ਕੱਢਿਆ ਕਢਾਇਆ ਜੋ ਮਿਲ ਜਾਂਦਾ ਹੈ, ਸਭ ਕੁੱਝ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

ਕਢਾਈ ਕਰਦਿਆਂ, ਕਢਾਈ ਦਾ ਚਾਉ ਏਨਾ ਹੁੰਦਾ ਸੀ ਕਿ ਤੜਕੇ ਨੇ ਨੇਰ੍ਹੇ ਹੀ ਉੱਠ ਕੇ ਰੋਟੀ-ਟੁੱਕ ਤੇ ਗੋਹੇ-ਕੂੜੇ ਦਾ ਕੰਮ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 ਮਾਂ ਜੀ, ਪਰ ਇੱਕ ਗੱਲ ਤਾਂ ਦੱਸੋ ਕਿ ਖੱਦਰ ਉੱਤੇ ਏਨੀ ਸੋਹਣੀ ਕਢਾਈ ਕਿਵੇਂ ਕਰ ਲੈਂਦੇ ਹੋ ਤੁਸੀਂ? ਮੈਥੋਂ ਤਾਂ ਦਸੂਤੀ ਉੱਤੇ ਵੀ ਕਈ ਵਾਰ ਠੀਕ ਫੁੱਲ ਨਹੀਂ ਪੈਂਦੇ ਬਸ, ਤੱਕ ਨਾਲ ਹੀ ਹੌਲੀ-ਹੌਲੀ ਹੱਥ ਚ ਸਫ਼ਾਈ ਆ ਜਾਂਦੀ ਹੈ, ਫੇਰ ਤਾਂ ਅਸੀਂ ਗੱਲਾਂ ਵੀ ਕਰੀ ਜਾਂਦੀਆਂ, ਮਜਾਲ ਏ ਕਿਤੇ ਤੋਪਾ ਵੀ ਇੱਧਰ-ਓਧਰ ਹੋ ਜਾਵੇ। ਨਾ, ਤੈਨੂੰ ਇੱਕ ਹੋਰ ਗੱਲ ਦੱਸਾਂ, ਫੁਲਕਾਰੀ ਦੀ ਕਢਾਈ ਵੀ ਪੁੱਠੇ ਪਾਸੇ ਤੋਂ ਕੀਤੀ ਜਾਂਦੀ ਹੈ, ਮਾਂ ਜੀ ਨੇ ਦੱਸਿਆ, ਪੁੱਠੇ ਪਾਸੇ ਤੋਂ, ਉਹ ਕਿਵੇਂ, ਮਾਂ ਜੀ? ਹਰਮੀਤ ਨੇ ਹੈਰਾਨ ਹੁੰਦਿਆਂ ਪੁੱਛਿਆ। ਇਹ ਕਦੇ ਫਿਰ ਦੱਸਾਂਗੀ, ਆਪੇ ਹੌਲੀ-ਹੌਲੀ ਸਿੱਖ ਜਾਵੇਂਗੀ ਜੇ ਏਨਾ ਹੀ ਸ਼ੌਕ ਹੈ ਤਾਂ, ਹਾਂ, ਮਾਂ ਜੀ, ਮੈਂ ਜ਼ਰੂਰ ਸਿੱਖਾਂਗੀ, ਹਰਮੀਤ ਚਾਅ ਨਾਲ ਬੋਲੀ ਅਤੇ ਫਿਰ ਮਾਂ ਜੀ ਫੁਲਕਾਰੀਆਂ ਦੀਆਂ ਤਹਿਆਂ ਮਾਰਨ ਲੱਗ ਪਏ, ਇੱਕ ਟੂਲ ਦੀ ਫੁਲਕਾਰੀ ਉਹਨਾਂ ਪਾਸੇ ਕੱਢ ਕੇ ਰੱਖ ਦਿੱਤੀ, ਲੈ ਇਹ ਲੈ ਜਾਈਂ ਤੂੰ, ਆਪਣੀ ਕਮੀਜ਼ ਬਣਾਉਣ ਵਾਸਤੇ, ਕਹਿੰਦੇ ਕਹਿੰਦੇ ਉਹ ਫੁਲਕਾਰੀਆਂ ਅੰਦਰ ਸੰਦੂਕ ਵਿੱਚ ਰੱਖਣ ਚਲੇ ਗਏ ਇਹ ਸੀ ਫੁਲਕਾਰੀ ਦੀ ਕਹਾਣੀ, ਜੋ ਆਪਾਂ ਹੁਣ ਕੀਤੀ ਹੈ ਫੁਲਕਾਰੀ ਪਹਿਲਾਂ ਬਹੁਤ ਚੱਲਦੀ ਸੀਗੀ, ਜਿਹੜੀ ਹੁਣ ਹੌਲੀ-ਹੌਲੀ, ਹੌਲੀ-ਹੌਲੀ ਕਰਕੇ ਖਤਮ ਹੋ ਗਈ, ਪਰ ਫੇਰ ਵੀ ਅੱਜ-ਕੱਲ੍ਹ ਫੁਲਕਾਰੀ ਬਹੁਤ ਚੱਲ ਰਹੀ ਹੈ, ਜਿਹਨਾਂ ਨੇ ਫੁਲਕਾਰੀ ਪਾਉਣੀ ਹੈ ਤੇ ਉਹ ਤਾਂ ਪਾ ਹੀ ਰਹੇ ਨੇ ਤੇ ਬਾਕੀ ਅੱਜ-ਕੱਲ੍ਹ ਵੀ ਪਹਿਲੇ ਵਾਲੇ ਜਿਹੜੇ ਰਿਵਾਜ਼ ਸੀਗੇ, ਉਹ ਦੁਬਾਰਾ ਹੀ ਆ ਗਏ, ਆ, ਕੁੱਝ ਆ ਰਹੇ ਹਨ, ਕੁੱਝ ਆ ਚੁੱਕੇ ਨੇ ਤੇ ਬੜਾ ਚੰਗਾ ਲੱਗਦਾ ਹੈ ਫੁਲਕਾਰੀ ਦਾ ਦੁਪੱਟਾ ਪਾਉਣਾ ਫੁਲਕਾਰੀ ਬਹੁਤ ਆਪਣੇ ਆਪ ਵਿੱਚ ਇੱਕ ਰੰਗ-ਬਿਰੰਗੀ ਚੰਗੀ ਲੱਗਦੀ ਹੈ। ਜਸਮੀਤ ਚੌਵੀ ਸਾਲਾਂ ਦਾ ਜਵਾਨ ਮੁੰਡਾ ਸੋਹਣਾ ਸੁਨੱਖਾ ਸਾਫ ਰੰਗ ਉਚਾ ਲੰਮਾ ਕੱਦ ਗੁਰਦਸਪੂਰ ਤੋਂ ਆਪਣੇ ਚਾਚੇ ਦੇ ਘਰ ਦਿੱਲੀ ਰਹਿਣ ਲਈ ਆਇਆ ਉਸ ਨੇ ਉਸਦੀ ਕੋਈ ਫੈਕਟਰੀ ਲਾਉਣੀ ਸੀ ਜਿਸ ਲਈ ਉਹ ਥੋੜਾ ਤੁਜਰਬਾ ਆਪਣੇ ਚਾਚੇ ਨਾਲ ਕੰਮ ਕਰਕੇ ਲੈਣਾ ਚਾਹੁੰਦਾ ਸੀ ਚਾਚੇ ਨੇ ਹੀ ਕਿਹਾ ਸੀ ਕਿ ਪੰਜ ਛੇ ਮਹੀਨੇ ਮੇਰੇ ਨਾਲ ਲਾ ਲੈ ਫਿਰ ਆਪਣਾ ਕੰਮ ਕਰੀ ਚਾਚਾ ਜੀ ਮਤਲਬ ਹਰਵਾਬ ਸਿੰਘ ਫਿਰ ਸਾਮਣੇ ਵੀ ਘਰ ਪਰਿਵਾਰ ਵੀ ਚੰਗੇ ਪਿਆਰ ਵਾਲੇ ਸਨ ਤੇ ਓਹਨਾ ਦੇ ਦੋ ਕੁੜੀਆਂ ਸਨ ਵੱਡੀ ਦਾ ਨਾਂ ਜੱਸੀ ਤੇ ਛੋਟੀ ਪ੍ਰੀਤਿ ਜੱਸੀ ਪਤਲੀ ਲੰਬੀ ਸੋਹਣੀ ਰੱਜ ਕੇ ਜਸਮੀਤ ਉਸਨੂੰ ਵੇਖਦਿਆਂ ਹੀ ਇਕਾਸ ਜਿਹੀ ਵੱਜੀ ਪਰ ਛੇਤੀ ਹੀ ਪਤਾ ਲੱਗ ਗਿਆ ਕਿ ਉਹ ਮੰਗੀ ਹੋਈ ਹੈ ਤੇ ਮੁੰਡਾ ਬਾਹਰ ਆਸਟ੍ਰੇਲੀਆ ਰਹਿੰਦਾ ਸੀ ਵਿਆਹ ਹਲੇ ਰੁਕ ਕੇ ਸੀ ਚਾਰ ਪੰਜ ਮਹੀਨੇ ਬਾਅਦ

ਨਾ ਉਸ ਕੋਲ ਬਹੁਤਾ ਟਾਇਮ ਸੀ ਤੇ ਨਾ ਹੀ ਉਸਨੂੰ ਕੋਈ ਵਾਧੂ ਸ਼ੋਂਕ ਛੁੱਟੀ ਵਾਲੇ ਦਿਨ ਗੁਰੁਦੁਵਾਰੇ ਚਲੇ ਜਾਣਾ ਤੇ ਬਚੇ ਸਮੇ ਘਰ ਚਾਚੀ ਪੰਮੀ ਨਾਲ ਹੱਥ ਵਟਾ ਦੇਣਾ ਕੁਝ ਘਰ ਦੇ ਕੁਝ ਬਾਜ਼ਾਰ ਦੇ ਕੰਮਾਂ ਵਿਚ ਗੱਲਾਂ ਬਾਤਾਂ ਕਰਦਿਆਂ ਇਕ ਦਿਨ ਚਾਚੀ ਨੇ ਮੀਤ ਨੂੰ ਕਿਹਾ ਕਿ ਬੇਦੀ ਨਾਲ ਗੱਲ ਹੋਈ ਤੇਰੀ ਕਹਿੰਦੇ ਕਿ ਮੀਤੀ ਲਈ ਦਿੱਲੀ ਦੇ ਕੋਈ ਕੁੜੀ ਲੱਭ ਦਿਓ ਮੁੰਡਾ ਹੁਣ ਮੇਲ ਵਾਲਾ ਹੋਗਿਆ ਪੰਮੀ ਵੀ ਹੱਸਦਿਆਂ ਬੋਲੀ

ਕੁਦਰਤੀ ਉਸ ਵੇਲੇ ਜੱਸੀ ਸਾਮਣੇ ਹੀ ਗੇਟ ਵਿਚ ਹੀ ਦਿਸ ਪਈ ਤੇ ਸਰਸ ਉਸ ਦੇ ਮੂਹੋ ਨਿਕਲ ਗਿਆ ਇਹੋ ਜਿਹੀ ਜਾ ਹੀ ਦਵਾ ਦੀ ਤਾ ਅਸੀਂ ਵੀ ਇਕ ਮਿੰਟ ਲਈ ਹੈਰਾਨ ਰਹਿ ਗਏ ਕੇ ਜਸਮੀਤ ਵੀ ਝਕ ਗਿਆ ਕਿ ਬੋਲ ਦਿੱਤਾ ਪਰ ਗੱਲ ਸੰਭਾਲ ਦੀਆ ਬੋਲਿਆ ਚਾਚੀ ਮੈਂ ਤੇ ਮਜਾਕ ਕਰ ਰਿਹਾ ਹਾਂ ਮੈਂ ਨੀ ਕਰਾਉਣਾ ਵਿਆਹ ਵਿਉਹ ਹਲੇ ਸਮਾ ਬੀਤਿਆ ਤੇ ਜੱਸੀ ਦੇ ਵਿਆਹ ਦਾ ਦਿਨ ਵੀ ਨੇੜੇ ਆਗਿਆ ਸਾਰਾ ਪਰਿਵਾਰ ਜੱਸੀ ਦੇ ਵਿਆਹ ਵਿਚ ਰੁਝ ਗਿਆ ਸਾਰੇ ਜਸਮੀਤ ਵੀ ਇਹ ਹੁਣ ਕੋਈ ਓਪਰਾ ਨਹੀਂ ਸੀ ਰਹਿ ਗਿਆ ਜੱਸੀ ਦੇ ਪਰਿਵਾਰ ਵਿਚ ਵੀ ਵਿਆਹ ਦੇ ਕਈ ਕੰਮਾਂ ਵਿਚ ਹੱਥ ਵਟਾਉਂਦਾ ਖੁਸ਼ੀ ਮਹਿਸੂਸ ਕਰ ਰਿਹਾ ਸੀ ਪਰ ਪਤਾ ਨਹੀਂ ਕਿਊ ਉਸ ਦੇ ਦਿਲ ਦੇ ਕਿਸੇ ਕੋਨੇ ਵਿਚ ਕੋਈ ਠੇਸ ਜਿਹੀ ਸੀ ਪਰ ਇਹ ਉਸਨੂੰ ਨੂੰ ਸਮਜ ਨਹੀਂ ਪਾ ਰਿਹਾ ਸੀ ਸ਼ਗੁਨ ਲਗਾ ਰਾਤੀ ਗੌਣ ਬੈਠੇ ਸਾਰੀ ਰਾਤ ਨੱਚਦੇ ਟੱਪਦੇ ਰਹੇ ਸਵੇਰੇ ਬਰਾਤ ਸੀ ਸਵੇਰ ਵੀ ਜਲਦੀ ਹੀ ਹੋ ਗਈ ਸਭ ਦੀ ਸਭ ਬਰਾਤ ਦੀ ਤਿਆਰੀ ਵੇਖਣ ਵਿਚ ਰੁਝੇ ਸਨ ਜੱਸੀ ਸ਼ਾਇਦ ਬਿਊਟੀ ਪਾਰਲਰ ਤਿਆਰ ਹੋਣ ਚਲੀ ਗਈ ਸੀ ਇਕ ਦਮ ਇਕ ਗੁੱਸੇ ਦੀ ਦਰਦ ਭਰੀ ਉੱਚੀ ਜਿਹੀ ਅਵਾਜ ਨੇ ਸਾਰਿਆਂ ਦੇ ਕਦਮ ਰੋਕ ਦਿਤੇ ਜੱਸੀ ਦੇ ਪਿਤਾ ਜੀ ਫੋਨ ਤੇ ਸੀ ਤੇ ਫੋਨ ਸੁਣਦੇ ਹੀ ਫੋਨ ਵਗਾਹ ਕੇ ਮਾਰਿਆ ਜੱਸੀ ਵੀ ਮਾਂ ਨੂੰ ਵਾਜਾਂ ਮਾਰਨ ਲਗੀ ਕਿ ਸਾਡੇ ਨਾਲ ਧੋਖਾ ਹੋਇਆ ਹੈ ਧੋਖਾ ਮੈ ਵਿਆਹ ਨਹੀਂ ਹੋਣ ਦੇਣਾ ਕਿਸੇ ਕੁਛ ਸਮਝ ਨਾ ਲਗੇ ਕੇ ਕਿ ਗੱਲ ਹੋ ਗਈ ਬਿਠਾਇਆ ਪਾਣੀ ਧਾਨੀ ਪਿਲਾਇਆ ਤਾਂ ਪਤਾ ਲਗਾ ਕੇ ਮੁੰਡਾ ਆਸਟ੍ਰੇਲੀਆ ਪਹਿਲਾ ਹੀ ਵਿਆਹੀਆਂ ਹੋਇਆ ਗੋਰੀ ਨਾਲ ਘਰ ਪਰਿਵਾਰ ਵਾਲਾ ਏ ਓਥੇ ਓਹਨਾ ਨੂੰ ਹਨੇਰੇ ਵਿਚ ਰੱਖ ਕੇ ਇੰਡੀਆ ਦੂਜਾ ਵਿਆਹ ਕਰ ਰਿਹਾ ਹੈ ਸਾਰਿਆਂ ਦੇ ਰੰਗ ਉਡ ਗਏ ਹੁਣ ਕਿ ਕਰਨਾ ਹੈ ਜੱਸੀ ਦਾ ਪਿਓ ਕਹਿੰਦਾ ਕਰਲਾ ਗੇ ਜੇ ਬਰਾਤ ਆਈ ਹੈ ਤੇ ਮੁੰਡੇ ਨੂੰ ਗੋਲੀ ਮਾਰ ਦਵਾਂਗੇ ਪਰ ਕੁੜੀ ਨਹੀਂ ਮਿਲਦਾ ਹੁਣ ਜੱਸੀ ਦੇ ਮਾਂ ਨੂੰ ਬੇਹੋਸ਼ਿਆ ਹੋਣਗੀਆ ਆ ਕਿ ਭਾਣਾ ਵਰਤ ਗਿਆ ਉਹ ਸਾਈਡ ਤੇ ਰੋਵੇ ਕਿ ਮੇਰੀ ਧੀ ਜੱਸੀ ਦਾ ਕਿ ਕਸੂਰ ਓਹਨੂੰ ਤਾ ਦਾਗ ਲਗ ਗਿਆ ਲੋਕ ਗਲਾ ਕਰਨਗੇ ਸਾਰੀਆਂ ਤਿਆਰੀਆਂ ਹੋਇਆ ਕੁੜੀ ਪਾਰਲਰ ਤਿਆਰ ਹੋ ਰਹੀ ਉਸ ਵਿਚਾਰੀ ਦੇ ਦਿਲ ਤੇ ਕਿ ਬੀਤੇ ਗੀ ਇਹ ਸੋਚ ਕੇ ਤਾ ਸਭ ਪ੍ਰੇਸ਼ਾਨ ਸੀ ਚੰਗਾ ਜਸਮੀਤ ਨੂੰ ਵੀ ਕੁਝ ਨਹੀਂ ਲਗ ਰਿਹਾ ਸੀ ਪਰ ਕਰ ਕੁਛ ਨਹੀਂ ਸੀ ਸਕਦਾ ਜੱਸੀ ਦੇ ਪਿਓ ਨੂੰ ਵੀ ਸਦਮਾ ਜਿਹਾ ਲਗਾ ਇਕਦਮ ਚੱਕਰ ਖਾ ਕੇ ਗਿਰ ਪਿਆ ਪਾਣੀ ਸ਼ੀਟਾਂ ਮਾਰ ਕੇ ਉਠਾਇਆ ਉਹ ਵੀ ਕੁਝ ਸਮਝ ਨਹੀਂ ਪਾ ਰਿਹਾ ਕਿ ਹੁਣ ਕਿ ਹੋਵੇਗਾ ਇਹਨੇ ਨੂੰ ਚਾਚੀ ਨੂੰ ਪਤਾ ਨਹੀਂ ਕਿ ਹੋਇਆ ਚਾਚੇ ਦੇ ਕੰਨ ਵਿਚ ਕੁਝ ਕਹਿੰਦੀ ਤੇ ਜੱਸੀ ਦੇ ਪਿਤਾ ਦੀ ਬਾਂਹ ਫੜ੍ਹ ਅੰਦਰ ਕਮਰੇ ਚ ਲੈ ਗਈ ਜਿਥੇ ਜੱਸੀ ਦੀ ਮਾਂ ਪਈ ਸੀ ਕਹਿੰਦੀ ਕੇ ਵੀਰ ਜੀ

ਮੁੰਡਾ ਚੰਗਾ ਹੈ ਤੁਸੀ ਦੇਖ ਹੀ ਰਹੇ ਹੋ ਪੰਜ ਸ਼ੇ ਮਹੀਨਿਆਂ ਤੋਂ ਮੇਹਨਤੀ ਹੈ, ਘਰ ਜਮੀਨਾਂ ਸਭ ਹੱਲ ਸੋਹਣਾ, ਸੌਖਾ ਘਰ ਹੈ, ਰੱਬ ਦਾ ਦਿੱਤਾ ਸਭ ਕੁਝ ਹੈ ਜੇ ਕਹੋ ਤਾਂ ਮੈਂ ਗੱਲ ਕਰਾਂ ਭਰਜਾਈ ਕਿ ਨਾਮ! ਮੁੰਡਾ ਤੇ ਉਸਦੇ ਮਾਤਾ ਪਿਤਾ ਮਣ ਜਾਣ ਗਏ ਖੜੇ ਪੈਰ ਵਿਆਹ ਨੂੰ ਜੱਸੀ ਦੇ ਪਿਤਾ ਨੇ ਕਿਹਾ ਪੰਮੀ ਕਹਿੰਦੀ ਮੇਰਾ ਕਹਿੰਦਾ ਮੰਨ ਜਾਣ ਗੇ ਪਹਿਲਾ ਤੁਸੀ ਦਸੋ? ਜੱਸੀ ਜਾਂ ਥੋਨੂੰ ਕੋਈ ਇਤਰਾਜ ਤਾ ਨਹੀਂ? ਉਹ ਕਹਿੰਦੇ ਜੱਸੀ ਨੇ ਤਾਂ ਪਹਿਲਾ ਵੀ ਕਦੇ ਨਾਂਹ ਨਹੀਂ ਸੀ ਕੀਤੀ ਚਾਹੇ ਓਹਦਾ ਦਿਲ ਨਹੀਂ ਸੀ ਕੇ ਵਿਦੇਸ਼ ਜਾਵਾਂ ਪਰ ਮੇਰਾ ਕਿਹਾ ਨੀ ਮੋੜਿਆ ਬਾਕੀ ਰਹੀ ਮੇਰੀ ਗੱਲ ਮੈਨੂੰ ਜਸਮੀਤ ਪਸੰਦ ਹੈ ਵੇਖਿਆ ਸੁਣਿਆ ਘਰ ਦਾ ਬਚਾ ਹੈ ਜੇ ਮਨ ਜਾਵੇ ਤਾ ਮੇਰੀ ਪੱਗ ਉਸ਼ਲਣੋ ਬੱਚ ਜਾਏਗੀ ਇਹ ਸੁਣਦੇ ਹੀ ਪੰਮੀ ਨੇ ਭਰਜਾਈ ਨੂੰ ਫੋਨ ਲਾਇਆ ਓਹਨਾ ਸਾਮਣੇ ਹੀ ਸਾਰੀ ਗੱਲ ਦੱਸੀ ਤੇ ਪੱਲਾ ਅੱਡਿਆਂ ਕਿਹਾ ਕੇ ਜੱਸੀ ਮੇਰੀ ਧੀਆਂ ਵਰਗੀ ਹੈ ਤੇ ਜਸਮੀਤ ਮੇਰਾ ਪੁੱਤ, ਭਰੋਸਾ ਕਰਕੇ ਲਾਜ ਰੱਖਦੀ ਤੇਰੀ ਚਾਅ ਪਿੰਡ ਆ ਸਾਰੇ ਪੂਰੇ ਕਰ ਦਿਆਂ ਗੇ

ਹਨ ਸੁਣਦੇ ਹੀ ਚੇਹਰੇ ਤੇ ਰੌਣਕ ਜਿਹੀ ਆਈ ਤੇ ਅਵਾਜ ਮਾਰ ਜਸਮੀਤ ਨੂੰ ਅੰਦਰ ਬੁਲਾ ਲਿਆ, ਤੇ ਸਾਰੀ ਗੱਲ ਦਸੀ ਤੇ ਜੱਸੀ ਦੇ ਪਿਤਾ ਨੇ ਪੈਰ ਫੜ੍ਹ ਲਏ ਜਸਮੀਤ ਦੇ ਕਿ ਇੱਜਤ ਰੱਖ ਲੈ ਪੁੱਤਰ ਜਸਮੀਤ ਕਹਿੰਦਾ ਕਿ ਪੁੱਤਰ ਵੀ ਕਹਿ ਰਹੇ ਹੋ ਤੇ ਪੈਰ ਵੀ ਫੜ੍ਹ ਰਹੇ ਹੋ, ਇੰਜ ਨਾ ਕਹੋ ਮੈਨੂੰ ਕੁਝ ਸਮਝ ਨਹੀਂ ਆ ਰਿਹਾ ਮੈਂ ਕਦੇ ਇੰਝ ਸੋਚਿਆ ਨਹੀਂ ਸੀ, ਪਰ ਜੋ ਤੁਹਾਡੇ ਸਾਰਿਆਂ ਨੂੰ ਤੇ ਮੇਰੇ ਮਾਤਾ ਪਿਤਾ ਨੂੰ ਮੰਜੂਰ! ਉਹ ਮੈਨੂੰ ਮੰਜੂਰ ਏਨੇ ਨੂੰ ਜੱਸੀ ਵੀ ਆ ਪਹੁੰਚੀ ਤੇ ਸਾਰੀ ਗੱਲ ਸਿਰ ਝੁਕਾ ਕੇ ਸੁਣੀ ਤੇ ਪਿਤਾ ਨੇ ਜਸਮੀਤ ਬਾਰੇ ਪੁੱਛਿਆ ਤੇ ਉਸ ਸਿਰ ਝੁਕਾ ਲਿਆ ਇਕੋ ਦਮ ਚਾਰੇ ਪਾਸੇ ਵਧਾਇਆ ਵਧਾਇਆ ਦਾ ਰੌਲਾ ਪੈ ਰਿਹਾ ਸੀ, ਵੇਖਦੇ ਵੇਖਦੇ ਓਸੇ ਪੰਡਾਲ ਵਿਚ ਬਰਾਤ ਸੱਜੀ ਰਿਸ਼ਤੇਦਾਰ ਤੇ ਮੋਹੱਲੇ ਵਾਲੇ ਹੀ ਵੰਡ ਕੇ ਮੁੰਡੇ ਵਾਲੇ ਪਾਸੇ ਹੋ ਗਏ ਗੁਰੂਦਵਾਰਾ ਸਾਹਿਬ ਗੁਰੂ ਸਾਹਿਬ ਦੀ ਹਜ਼ੂਰੀ ਲਾਵਾਂ ਲੈਂਦੇ ਜੱਸੀ ਸੋਚ ਰਹੀ ਸੀ ਕਿ ਰੱਬਾ ਇੰਜ ਹੋਣਾ ਸੀ ਮੇਰਾ ਵਿਆਹ? ਅਰਦਾਸ ਤਾਂ ਮੈਂ ਹੀ ਕੀਤੀ ਸੀ ਕਿ ਦੇਸ਼ੋਂ ਬਾਹਰ ਨਹੀਂ ਜਾਣਾ ਤੁਸੀ ਇੰਜ ਪੂਰੀ ਕਰਨੀ ਸੀ? ਉਧਰ ਜਸਮੀਤ ਮੈਂ ਸੋਚ ਰਿਹਾ ਸੀ ਕਿ ਰੱਬ ਜੀ ਮੈਂ ਤਾਂ ਕੰਮ ਕਰਨ ਆਇਆ ਸੀ ਦਿੱਲੀ, ਦਿਲ ਦੇ ਕਿਸੇ ਕੋਨੇ ਵਿਚ ਕੀਤੇ ਚਾਹਿਆ ਸੀ ਕਿ ਜੱਸੀ ਵਰਗੀ ਮੈਨੂੰ ਵੀ ਮਿਲੇ ਪਰ ਤੁਸੀ ਤਾਂ ਜੱਸੀ ਹੀ ਝੋਲੀ ਪਾ ਤੀ ਗੁਰੂ ਸਾਹਿਬ ਕਿ ਇਸੇ ਨੂੰ ਸੰਯੋਗ ਕਹਿੰਦੇ ਹਨ। ਓਧਰ ਵੀਡੀਓ ਪਾਉਣ ਰਾਹੀਂ ਜਸਮੀਤ ਦੇ ਮਾਂ ਪਿਓ ਹੰਜੂ ਪੂੰਝਦੇ ਸੋਚੀ ਜਾਣ ਕਿ ਮੇਰੇ ਪੁੱਤ ਦੇ ਸੰਯੋਗ ਏਦਾਂ ਹੀ ਸਨ। ਸੰਯੋਗ ਜਦ ਰਲਦੇ ਹਨ ਤਾ ਸ਼ਾਇਦ ਇੰਝ ਹੀ ਹੁੰਦਾ ਹੈ, ਜਸਮੀਤ ਚੌਵੀ ਸਾਲਾਂ ਦਾ ਜਵਾਨ ਮੁੰਡਾ ਸੋਹਣਾ- ਸੁਨੱਖਾ, ਸਾਫ ਰੰਗ, ਉਚਾ ਲੰਮਾ ਕੱਦ ਗੁਰਦਸਪੂਰ ਤੋਂ ਆਪਣੇ ਚਾਚੇ ਦੇ ਘਰ ਦਿੱਲੀ ਰਹਿਣ ਲਈ ਆਇਆ ਉਸ ਨੇ ਉਸਦੀ ਕੋਈ ਫੈਕਟਰੀ ਲਾਉਣੀ ਸੀ ਜਿਸ ਲਈ ਉਹ ਥੋੜਾ ਤੁਜਰਬਾ ਆਪਣੇ ਚਾਚੇ ਨਾਲ ਕੰਮ ਕਰਕੇ ਲੈਣਾ ਚਾਹੁੰਦਾ ਸੀ ਚਾਚੇ ਨੇ ਹੀ ਕਿਹਾ ਸੀ ਕਿ ਪੰਜ ਛੇ ਮਹੀਨੇ ਮੇਰੇ ਨਾਲ ਲਾ ਲੈ ਫਿਰ ਆਪਣਾ ਕੰਮ ਕਰੀ ਚਾਚਾ ਜੀ ਮਤਲਬ ਹਰਵਾਬ ਸਿੰਘ ਫਿਰ ਸਾਮਣੇ ਵੀ ਘਰ ਪਰਿਵਾਰ ਵੀ ਚੰਗੇ ਪਿਆਰ ਵਾਲੇ ਸਨ ਤੇ ਓਹਨਾ ਦੇ ਦੋ ਕੁੜੀਆਂ ਸਨ ਵੱਡੀ ਦਾ ਨਾਂ ਜੱਸੀ ਤੇ ਛੋਟੀ ਪ੍ਰੀਤਿ ਜੱਸੀ ਪਤਲੀ ਲੰਬੀ ਸੋਹਣੀ ਰੱਜ ਕੇ ਜਸਮੀਤ ਉਸਨੂੰ ਵੇਖਦਿਆਂ ਹੀ ਇਕਾਸ ਜਿਹੀ ਵੱਜੀ ਪਰ ਛੇਤੀ ਹੀ ਪਤਾ ਲੱਗ ਗਿਆ ਕਿ ਉਹ ਮੰਗੀ ਹੋਈ ਹੈ ਤੇ ਮੁੰਡਾ ਬਾਹਰ ਆਸਟ੍ਰੇਲੀਆ ਰਹਿੰਦਾ ਸੀ ਵਿਆਹ ਹਲੇ ਰੁਕ ਕੇ ਸੀ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 ਨਾ ਉਸ ਕੋਲ ਬਹੁਤਾ ਟਾਇਮ ਸੀ ਤੇ ਨਾ ਹੀ ਉਸਨੂੰ ਕੋਈ ਵਾਧੂ ਸ਼ੋਂਕ ਛੁੱਟੀ ਵਾਲੇ ਦਿਨ ਗੁਰੁਦੁਵਾਰੇ ਚਲੇ ਜਾਣਾ ਤੇ ਬਚੇ ਸਮੇ ਘਰ ਚਾਚੀ ਪੰਮੀ ਨਾਲ ਹੱਥ ਵਟਾ ਦੇਣਾ ਕੁਝ ਘਰ ਦੇ ਕੁਝ ਬਾਜ਼ਾਰ ਦੇ ਕੰਮਾਂ ਵਿਚ ਗੱਲਾਂ ਬਾਤਾਂ ਕਰਦਿਆਂ ਇਕ ਦਿਨ ਚਾਚੀ ਨੇ ਮੀਤ ਨੂੰ ਕਿਹਾ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 ਕੁਦਰਤੀ ਉਸ ਵੇਲੇ ਜੱਸੀ ਸਾਮਣੇ ਹੀ ਗੇਟ ਵਿਚ ਹੀ ਦਿਸ ਪਈ ਤੇ ਸਰਸ ਉਸ ਦੇ ਮੂਹੋ ਨਿਕਲ ਗਿਆ ਇਹੋ ਜਿਹੀ ਜਾ ਹੀ ਦਵਾ ਦੀ ਤਾ ਅਸੀਂ ਵੀ ਇਕ ਮਿੰਟ ਲਈ ਹੈਰਾਨ ਰਹਿ ਗਏ ਕੇ ਜਸਮੀਤ ਵੀ ਝਕ ਗਿਆ ਕਿ ਬੋਲ ਦਿੱਤਾ ਪਰ ਗੱਲ ਸੰਭਾਲ ਦੀਆ ਬੋਲਿਆ ਚਾਚੀ ਮੈਂ ਤੇ ਮਜਾਕ ਕਰ ਰਿਹਾ ਹਾਂ ਮੈਂ ਨੀ ਕਰਾਉਣਾ ਵਿਆਹ ਵਿਉਹ ਹਲੇ ਸਮਾ ਬੀਤਿਆ ਤੇ ਜੱਸੀ ਦੇ ਵਿਆਹ ਦਾ ਦਿਨ ਵੀ ਨੇੜੇ ਆਗਿਆ ਸਾਰਾ ਪਰਿਵਾਰ ਜੱਸੀ ਦੇ ਵਿਆਹ ਵਿਚ ਰੁਝ ਗਿਆ ਸਾਰੇ ਜਸਮੀਤ ਵੀ ਇਹ ਹੁਣ ਕੋਈ ਓਪਰਾ ਨਹੀਂ ਸੀ ਰਹਿ ਗਿਆ ਜੱਸੀ ਦੇ ਪਰਿਵਾਰ ਵਿਚ ਵੀ ਵਿਆਹ ਦੇ ਕਈ ਕੰਮਾਂ ਵਿਚ ਹੱਥ ਵਟਾਉਂਦਾ ਖੁਸ਼ੀ ਮਹਿਸੂਸ ਕਰ ਰਿਹਾ ਸੀ ਪਰ ਪਤਾ ਨਹੀਂ ਕਿਊ ਉਸ ਦੇ ਦਿਲ ਦੇ ਕਿਸੇ ਕੋਨੇ ਵਿਚ ਕੋਈ ਠੇਸ ਜਿਹੀ ਸੀ ਪਰ ਇਹ ਉਸਨੂੰ ਨੂੰ ਸਮਜ ਨਹੀਂ ਪਾ ਰਿਹਾ ਸੀ ਸ਼ਗੁਨ ਲਗਾ ਰਾਤੀ ਗੌਣ ਬੈਠੇ ਸਾਰੀ ਰਾਤ ਨੱਚਦੇ ਟੱਪਦੇ ਰਹੇ ਸਵੇਰੇ ਬਰਾਤ ਸੀ ਸਵੇਰ ਵੀ ਜਲਦੀ ਹੀ ਹੋ ਗਈ ਸਭ ਦੀ ਸਭ ਬਰਾਤ ਦੀ ਤਿਆਰੀ ਵੇਖਣ ਵਿਚ ਰੁਝੇ ਸਨ ਜੱਸੀ ਸ਼ਾਇਦ ਬਿਊਟੀ ਪਾਰਲਰ ਤਿਆਰ ਹੋਣ ਚਲੀ ਗਈ ਸੀ ਇਕ ਦਮ ਇਕ ਗੁੱਸੇ ਦੀ ਦਰਦ ਭਰੀ ਉੱਚੀ ਜਿਹੀ ਅਵਾਜ ਨੇ ਸਾਰਿਆਂ ਦੇ ਕਦਮ ਰੋਕ ਦਿਤੇ ਜੱਸੀ ਦੇ ਪਿਤਾ ਜੀ ਫੋਨ ਤੇ ਸੀ ਤੇ ਫੋਨ ਸੁਣਦੇ ਹੀ ਫੋਨ ਵਗਾਹ ਕੇ ਮਾਰਿਆ ਜੱਸੀ ਵੀ ਮਾਂ ਨੂੰ ਵਾਜਾਂ ਮਾਰਨ ਲਗੀ ਕਿ ਸਾਡੇ ਨਾਲ ਧੋਖਾ ਹੋਇਆ ਹੈ ਧੋਖਾ ਮੈ ਵਿਆਹ ਨਹੀਂ ਹੋਣ ਦੇਣਾ ਕਿਸੇ ਕੁਛ ਸਮਝ ਨਾ ਲਗੇ ਕੇ ਕਿ ਗੱਲ ਹੋ ਗਈ ਬਿਠਾਇਆ ਪਾਣੀ ਧਾਨੀ ਪਿਲਾਇਆ ਤਾਂ ਪਤਾ ਲਗਾ ਕੇ ਮੁੰਡਾ ਆਸਟ੍ਰੇਲੀਆ ਪਹਿਲਾ ਹੀ ਵਿਆਹੀਆਂ ਹੋਇਆ ਗੋਰੀ ਨਾਲ ਘਰ ਪਰਿਵਾਰ ਵਾਲਾ ਏ ਓਥੇ ਓਹਨਾ ਨੂੰ ਹਨੇਰੇ ਵਿਚ ਰੱਖ ਕੇ ਇੰਡੀਆ ਦੂਜਾ ਵਿਆਹ ਕਰ ਰਿਹਾ ਹੈ ਸਾਰਿਆਂ ਦੇ ਰੰਗ ਉਡ ਗਏ ਹੁਣ ਕਿ ਕਰਨਾ ਹੈ ਜੱਸੀ ਦਾ ਪਿਓ ਕਹਿੰਦਾ ਕਰਨਾ ਕੀ ਜੇ ਬਰਾਤ ਆਈ ਹੈ ਤੇ ਮੁੰਡੇ ਨੂੰ ਗੋਲੀ ਮਾਰ ਦਵਾਂਗੇ ਪਰ ਕੁੜੀ ਨਹੀਂ ਮਿਲਦਾ ਹੁਣ ਜੱਸੀ ਦੇ ਮਾਂ ਨੂੰ ਬੇਹੋਸ਼ ਨਸ਼ਾ ਸਮਾਜ ਵਿੱਚ ਇੱਕ ਘਾਤਕ ਕਾਰਨ ਹੈ, ਜਿਹੜਾ ਇਨਸਾਨ ਨੂੰ ਨਸ਼ਿਆਂ ਵਿੱਚ ਡੁਬੋ ਦਿੰਦਾ ਹੈ ਉਹ ਸਮਾਜ ਨੂੰ ਅਤੇ ਆਪਣੇ ਪਰਿਵਾਰ ਦੇ ਸਾਰੇ ਆਦਮੀਆਂ ਨੂੰ ਦੁੱਖੀ ਕਰਦਾ ਹੈ ਉਹ ਸਮਾਜ ਵਿੱਚ ਨਾ ਉੱਠ ਸਕਦਾ ਔਰ ਨਾ ਹੀ ਬੈਠ ਸਕਦਾ ਹੈ, ਕਿਉਂਕਿ ਉਹਦਾ ਮਨ ਇੰਨਾ ਕੰਮਜ਼ੋਰ ਹੋ ਜਾਂਦਾ ਹੈ ਕਿ ਉਹ ਨਸ਼ੇ ਵਗ਼ੈਰ ਇੱਕ ਮਿੰਟ ਨਹੀਂ ਰਹਿ ਸਕਦਾ ਅਜਿਹੇ ਵਿਅਕਤੀ ਨੂੰ ਦਿਲੋਂ, ਦਿਮਾਗ ਅਤੇ ਪੇਟ ਦੇ ਰੋਗਾਂ ਦਾ ਵੀ ਕਾਰਨ ਬਣ ਜਾਂਦਾ ਹੈ medical science ਦੇ ਵਿਅਕਤੀਆਂ ਨੇ ਇਹ ਹੀ ਪ੍ਰਮਾਣ ਕੀਤਾ ਹੈ ਦਿੱਤਾ ਹੈ ਕਿ ਕੋਈ ਵੀ ਨਸ਼ਾ ਸਿਹਤ ਲਈ ਕਦੇ ਵੀ ਚੰਗਾ ਨਹੀਂ ਹੁੰਦਾ ਸਾਡੇ ਸਰੀਰ ਨੂੰ ਕਈ ਬਿਮਾਰੀਆਂ ਕਈ ਹਿੱਸਿਆਂ ਜਿਸ ਜਿਵੇਂ ਦਿਲ ਦਿਮਾਗ ਪੇਟ ਗੁਰਦੇ ਅਤੇ ਹੋਰ ਸਰੀਰ ਦੇ ਹਿੱਸਿਆਂ ਨੂੰ ਬਿਮਾਰੀ ਦਾ ਸੇਵਨ ਕਰਵਾ ਦਿੰਦਾ ਹੈ। ਨਸ਼ਾ ਕਰਨ ਵਾਲਾ ਆਦਮੀ ਕਦੇ ਵੀ ਖ਼ੁਸ਼ ਨਹੀਂ ਰਹਿ ਸਕਦਾ ਨਾ ਹੀ ਆਪਣੇ ਪਰਿਵਾਰ ਨੂੰ ਖ਼ੁਸ਼ ਰੱਖਦਾ ਹੈ। ਨਸ਼ੀਲੇ ਪਦਾਰਥਾਂ ਦੇ ਸੇਵਨ ਕਰਨ ਦੀ ਆਦਤ ਨੂੰ ਹੀ ਨਸ਼ਾ ਕਿਹਾ ਜਾਂਦਾ ਹੈ ਅਜਿਹਾ ਵਿਅਕਤੀ ਜੇ ਆਮਦਨ ਤੋਂ ਜ਼ਿਆਦਾ ਨਸ਼ਾ ਕਰੇ ਤੇ ਉਹ ਘਰ ਦੀਆਂ ਚੀਜ਼ਾਂ ਨੂੰ ਵੇਚਣ ਲਈ ਮਜ਼ਬੂੂਰ ਹੋ ਜਾਂਦਾ ਹੈ, ਉਸਨੂੰ ਸਮਾਜ ਦੇ ਲੋਕੀ ਨਸ਼ੇੜੀ ਦਾ ਨਾਂ ਦੇ ਕੇ ਬੁਲਾਉਂਦੇ ਹਨ।

ਵਿਅਕਤੀ ਬੁਲਾਉਣ ਲਈ ਬੁਲਾਉਣਾ ਚੰਗਾ ਨਹੀਂ ਸਮਝਦਾ, ਨਸ਼ੇ ਵੀ ਕਈ ਤਰ੍ਹਾਂ ਦੇ ਹੁੰਦੇ ਹਨ, ਕੋਈ ਸ਼ਰਾਬ ਪੀਂਦਾ ਹੈ, ਕੋਈ ਸਮੈਕ ਪੀਂਦਾ ਹੈ, ਕੋਈ ਕੀ ਖਾਂਦਾ ਹੈ, ਕੋਈ ਅਫ਼ੀਮ ਖਾਂਦਾ ਹੈ, ਇਹ ਨਸ਼ੇ ਕਰਨ ਵਾਲੇ ਬੰਦੇ ਨਸ਼ਿਆਂ ਦੇ ਆਦੀ ਹੋ ਜਾਂਦੇ ਹਨ ਇਸ ਤੋਂ ਇਲਾਵਾ ਕਈ ਲੋਕੀ ਕਈ ਲੋਕੀ medical ਨਸ਼ੇ ਵੀ ਕਰਨ ਲਈ ਤਿਆਰ ਹੋ ਜਾਂਦੇ ਹਨ, ਇਸ ਨਾਲ ਸਮਾਜ ਵਿੱਚ ਰਹਿਣ ਵਾਲੇ ਸਾਰੇ ਆਦਮੀਆਂ ਨੂੰ ਮਨੁੱਖੀਆਂ ਨੂੰ ਬਹੁਤ ਤਬਾਹੀ ਦਾ ਸਾਹਮਣਾ ਕਰਨਾ ਪ ਪੈਂਦਾ ਹੈ ਇਸ ਤਰ੍ਹਾਂ ਦੇ ਲੋਕਾਂ ਨੂੰ

ਵੀ ਉਹ ਕਿਸੇ ਗੱਲ ਨੂੰ ਮੰਨਦੇ ਨਹੀਂ ਹਨ ਨਾ ਨਸ਼ਾ ਮਿਲਣ ਕਰਕੇ ਉਹ ਘਰ ਵਿੱਚ ਹੋਰ ਬੰਦਿਆਂ ਨਾਲ ਲੜਾਈ ਝਗੜਾ ਵੀ ਕਰਦੇੇ ਹਨ। ਇਸ ਕਿਰਿਆ ਦਾ ਅਸਲੀ ਸੰਬੰਧ ਨਸ਼ਾ ਹੀ ਹੈ, ਇਸ ਕਹਾਣੀ ਨੂੰ ਰ ਇਸ ਸ਼ਰਾਬੀ ਜੀਵਨ ਨੂੰ ਔਰ ਨਸ਼ੇੜੀ ਜੀਵਨ ਨੂੰ ਰੋਕਣ ਲਈ ਸਰਕਾਰ ਨੇ ਕਈ ਕਦਮ ਉਠਾਏ ਹਨ, ਪਰ ਫਿਰ ਵੀ ਲੋਕੀ ਸਮਝ ਨਹੀਂ ਪਾਉਂਦੇ।

ਜਿਹੜੇ ਵੀ ਲੋਕੀ ਨਸ਼ਾ ਕਰਦੇ ਹਨ, ਨਾ ਉਹਨਾਂ ਨੂੰ ਆਪਣੇ ਪਰਿਵਾਰ, ਨਾ ਆਪਣੇ ਬੱਚਿਆਂ, ਨਾ ਮਾਤਾ ਪਿਤਾ ਕਿਸੇ ਦੀ ਵੀ ਸੁੱਧ ਬੁੱਧ ਨਹੀਂ ਰਹਿੰਦੀ ਉਹ ਸਿਰਫ਼ ਇੱਕੋ ਗੱਲ ਚਾਹੁੰਦੇ ਹਨ ਮੈਨੂੰ ਹਰ time ਨਸ਼ਾ ਹੀ ਚਾਹੀਦਾ ਹੈ ਇਸ ਕਹਾਣੀ ਦਾ ਇਹੀਓ ਅਰਥ ਹੈ ਕਿ ਅਸੀਂ ਨਸ਼ੇ ਨੂੰ ਰੋਕੀਏ ਤਾਂ ਕਿ ਸਮਾਜ ਸਾਡਾ ਉੱਚਾ ਹੋ ਸਕੇ ਔਰ ਪਰਿਵਾਰਕ ਜੀਵਨ ਵੀ ਸਹੀ ਚੱਲ ਸਕੇ ਦੁਨੀਆਂ ਵਿੱਚ ਨਸ਼ੇ ਬੜੇ ਹਨ ਪਰ ਉਹਨੂੰ ਰੋਕਣ ਲਈ ਵੀ ਕੋਈ ਨਾ ਕੋਈ ਕੋਈ ਨਾ ਕੋਈ ਕੰਮ ਸ਼ੁਰੂ ਸਰਕਾਰ ਨੇ ਕੀਤਾ ਹੈ, ਪਰ ਜਿਹੜੇ ਅੱਜ ਕੱਲ੍ਹ ਦੇ ਨੌਜ਼ਵਾਨ ਹੈ, ਇੰਨਾ ਨਸ਼ੇ ਵਿੱਚ ਡੁੱਬੇ ਜਾਂਦੇ ਹਨ

ਤੇ ਨਸ਼ਿਆਂ ਦੇ ਵਿੱਚ ਹੀ ਹਰ time ਡੁੱਬੇ ਰਹਿਣਾ ਹੀ ਉਹ ਜੀਵਨ ਨੂੰ ਆਪਣੇ ਅੱਛਾ ਸਮਝਦੇ ਹਨ, ਨਾ ਉਹਨਾਂ ਨੂੂੰ ਇਹ ਆਪਣੀ ਇੱਜ਼ਤ ਨਾ ਉਹਨਾਂ ਨੂੰ ਆਪਣੇ ਮਾਤਾ ਪਿਤਾ ਦੀ ਇੱਜ਼ਤ, ਨਾ ਉਹਨਾਂ ਨੂੰ ਕਿਸੇ ਹੋਰ ਦੀ ਇੱਜ਼ਤ ਦਾ ਕੋਈ ਸੰਬੰਧ ਹੁੰਦਾ ਹੈ, ਉਹ ਸਿਰਫ਼ ਇਹੀਓ ਜਾਣਦੇ ਹਨ, ਕਿ ਅਸੀਂ ਨਸ਼ਾ ਕਰਾਂਗੇ ਤੇ ਜੀਆਂਗੇ

ਉਹ ਸਮਾਜ ਦੇ ਰਹਿਣ ਵਿੱਚ ਖ਼ੁਸ਼ਹਾਲ ਜੀਵਨ ਬਤੀਤ ਕਰ ਸਕਦਾ ਹੈ, ਇਹੋ ਜਿਹੇ ਜੀਵਨ ਨਾਲ ਬੰਦਾ ਚੰਗਾ ਪੜ੍ਹ ਵੀ ਲੈਂਦਾ ਹੈ, ਆਪਣੇ ਬੱਚਿਆਂ ਨੂੰ ਵੀ ਪੜ੍ਹ ਵੀ ਲੈਂਦਾ, ਨੌਕਰੀਆਂ ਵੀ ਕਰ ਲੈਂਦਾ ਹੈ, ਪਰ ਜਿਹੜੇ ਨਸ਼ੇੜੀ ਹਨ ਉਹ ਕੁਛ ਵੀ ਨਹੀਂ ਕਰ ਸਕਦੇ ਉਹਨਾਂ ਨੂੰ ਇਕੋ ਹੀ ਆਦਤ ਹੁੰਦੀ ਹੈ,

ਔਰ ਪਿੰਡ ਤੋਂ ਵੀ ਦੂਰ ਰੱਖਦੇ ਹਨ ਪਿੰਡਾਂ ਚ ਤੇ ਆਮ ਲੋਕ ਘਰਾਂ ਘਰਾਂ ਵਿੱਚ ਸ਼ਰਾਬਾਂ ਵੇਚੀਆਂ ਜਾਂਦੀਆਂ, ਨਸ਼ੇ ਕਰਵਾਏ ਜਾਂਦੇ ਹਨ ਪਰ ਕੀ ਕਰੀਏ ਕੋਈ ਨਸ਼ਿਆਂ ਵਿੱਚ ਡੁੱਬਿਆਂ ਰਹਿੰਦਾ ਹੈ ਕੋਈ ਕਿਸੇ ਨਸ਼ੇ ਵਿੱਚ ਡੁੱਬਿਆਂ ਰਹਿੰਦਾ ਹੈ ਕੋਈ ਇੱਕ ਦੂਜੇ ਨੂੰ ਸਮਝਾਉਣ ਲਈ ਤਿਆਰ ਨਹੀਂ ਹੁੰਦਾ ਇਹ ਨਸ਼ੇ ਨਸ਼ੀਲੀ ਪਦਾਰਥਾਂ ਨੂੰ ਰੋਕਣ ਲਈ ਕਈ ਕਦਮ ਉਠਾਏ ਹਨ ਸਰਕਾਰ ਨੇ, ਪਰ ਲੋਕੀ ਨਹੀਂ ਰੁੱਕੇ। ਇਸ ਲਈ ਹਰੇਕ ਨੂੰ ਇਹ ਨਸ਼ੇ ਛੱਡਣ ਲਈ ਆਪ ਖੁੱਦ ਕੋਸ਼ਿਸ਼ ਕਰਨੀ ਚਾਹੀਦੀ ਹੈ ਤਾਂ ਕਿ ਅਸੀਂ ਖ਼ੁਸ਼ਹਾਲ ਜੀਵਨ ਬਤੀਤ ਕਰ ਸਕੀਏ ਔਰ ਖ਼ੁਸ਼ਹਾਲ ਜੀਵ ਸਮਾਜ ਵਿੱਚ ਰਹਿ ਕੇ ਖ਼ੁਸ਼ੀਆਂ ਪ੍ਰਾਪਤ ਕਰ ਸਕੀਏ ਇਹ ਸਾਡੇ ਤੇ ਹੀ ਇਹ ਸੁਝਾਵ ਸਾਡੇ ਲਈ ਹੀ ਠੀਕ ਹੈ ਕਿਉਂਕਿ ਅਸੀਂ ਘਰ ਘਰ ਜਾ ਕੇ

ਨਸ਼ੇ ਮਨੁੱਖ ਨੂੰ ਕਿਸੇ ਨਾਲ ਨਾ ਤੇ ਬੋਲਣ ਲਈ ਅੱਛਾ ਸਮਝਦੇ ਹਨ ਨਸ਼ੇੜੀ ਬੰਦੇ ਨਾਲ, ਨਾ ਹੀ ਉਹਨੂੰ ਆਪਣੇ ਨਾਲ ਬੈਠਣ ਲਈ ਚੰਗਾ ਸਮਝਦੇ ਹਨ ਕਿਉਂਕਿ ਉਹ ਬੰਦਾ ਹੀ ਹਰ time ਨਸ਼ਿਆਂ ਦੇ ਵਿੱਚ ਡੁੱਬਿਆ ਰਹਿੰਦਾ ਹੈ ਔਰ ਨਸ਼ੇ ਨਸ਼ੇ ਵੱਲ ਹੀ ਧਿਆਨ ਦਿੰਦਾ ਹੈ, ਉਹਨਾਂ ਨੂੰ ਵੀ ਇਹੀਓ ਆਦਤ ਪਾਉਂਦਾ ਹੈ ਵੀ ਇਹੀ ਜੀਵਨ ਨਸ਼ਿਆਂ ਚ ਰਹਿਣਾ ਹੀ ਠੀਕ ਹੈ ਸਮਾਜ ਨੂੰ ਉੱਚਾ ਕਰਨ ਲਈ ਅਸੀਂ ਨਸ਼ਿਆਂ ਨੂੰ ਦੂਰ ਹਟਾਉਣਾ ਚਾਹੀਦਾ ਹੈ ਆਪਣੇ ਸਰੀ ਮਨ ਨੂੰ ਕੰਮਜ਼ੋਰ ਨਾ ਬਣਾਓ ਤਾਂ ਕਿ ਅਸੀਂ ਨਸ਼ਿਆਂ ਚ ਡੁੱਬ ਜਾਈਏ ਪਰ ਅੱਜ ਕੱਲ੍ਹ ਦੀ ਜਿਹੜੀ

ਔਰ ਨੌਜਵਾਨ ਨਸ਼ਿਆਂ ਤੋਂ ਦੂਰ ਰਹਿੰਦੇ ਹਨ ਉਹਨਾਂ ਦਾ ਜੀਵਨ ਚੰਗਾ ਬਤੀਤ ਹੋ ਜਾਂਦਾ ਔਰ ਉਹਨਾਂ ਦਾ ਪਰਿਵਾਰ ਵੀ ਸੁੱਖੀ ਰਹਿੰਦਾ ਹੈ ਇਸ ਲਈ ਡਾਕਟਰਾਂ ਨੇ ਵੀ ਕਈ ਇਲਾਜ ਔਰ ਕਈ ਚੇਤਾਵਨੀਆਂ ਦਿੱਤੀਆਂ ਹਨ ਔਰ ਜਗ੍ਹਾ-ਜਗ੍ਹਾ ਕੈਂਪ ਵੀ ਖੋਲੇ ਹਨ ਤਾਂ ਕਿ ਨੌਜਵਾਨ ਜਿਹੜੇ ਹੈ ਇਹ ਸਿਕਸ਼ਾ ਪ੍ਰਾਪਤ ਕਰ ਸਕਣ ਔਰ ਆਪਣੇ ਨ ਜੀਵਨ ਨੂੰ ਚੰਗਾ ਬਣਾ ਸਕਣ ਅੱਜ ਕੱਲ੍ਹ ਦੇ ਨੌਜਵਾਨ medical ਨਸ਼ੇ ਵੀ ਕਰਨਾ ਸਿੱਖ ਗਏ ਨੇ, ਉਹਨਾਂ ਨੂੰ ਵੀ ਰੋਕਣ ਲਈ ਉਹਨਾਂ ਦੇ ਘਰ ਵਾਲਿਆਂ ਨੂੰ ਥੋੜ੍ਹੀ ਕੋਸ਼ਿਸ਼ ਕਰਨੀ ਚਾਹੀਦੀ ਹੈ ਤਾਂ ਕਿ ਉਹਨਾਂ ਦਾ ਬ ਜਵਾਕ ਜਿਹੜਾ ਹੈ ਉਹ ਨਸ਼ੇ ਨਾ ਕਰੇ ਔਰ ਅੱਗੇ ਆਪਣਾ ਜੀਵਨ ਚੰਗਾ ਬਤੀਤ ਕਰੇ, ਨਸ਼ੇ ਵਾਲੇ ਬੱਚੇ ਦਾ ਪਰਿਵਾਰ ਹਮੇਸ਼ਾ ਦੁੱਖੀ ਰਹਿੰਦਾ ਹੈ।

ਨ ਨੌਜਵਾਨਾਂ ਨੂੰ ਆਪਣੇ ਕੋਲ ਰੱਖਣ ਦੀ ਕੋਸ਼ਿਸ਼ ਕੀਤੀ ਹੈ ਤਾਂ ਕਿ ਉਹ ਨਸ਼ਿਆਂ ਤੋਂ ਦੂਰ ਰਹੇ ਔਰ ਪੰਜਾਬ ਉੱਚਾ ਹੋ ਸਕੇ ਪੰਜਾਬ ਵਿੱਚ ਨਸ਼ੇ ਬਾਹਰੋਂ ਵੀ ਆਉਂਦੇ ਹਨ। ਕਈ ਲੋਕੀ ਨਸ਼ੇ ਇੰਨਾ ਕਰਦੇ ਹਨ ਕਿ ਉਹਨਾਂ ਨੂੰ ਇਹ ਨੀ ਪਤਾ ਵੀ ਅਸੀਂ ਘਰ ਜਾਣਾ ਕਿ ਬਾਹਰ ਹੀ ਰਹਿਣਾ ਹੈ, ਰਾਤੀ ਘਰਦੇ ਲੋ ਪਰਿਵਾਰ ਦੇ ਬੰਦੇ ਉਹਨਾਂ ਨੂੰ ਚੁੱਕ ਕੇ ਲੈ ਕੇ ਜਾਂਦੇ ਹਨ।

ਕੀ ਕਹਿਣ ਡਹਿ ਸੀ ਮੇਰੇ ਕੋਲ ਬੰਦਾ ਆਗਿਆ ਸੀ ਤੇ ਮੈਂ ਓਹਦੀ ਗੱਲ ਡਹਿ ਪਿਆ ਸੀ ਸੁਣਨ ਕਰਾਏ ਦੇ ਡੁਗ ਡੁਗ ਨੇ ਬੜੀ ਜਾਣ ਖਾਧੀ ਓ

ਇੱਕ ਆਹ ਕੁੜੀ ਓ ਸਾਡੇ ਘਰ ਆਈ ਸ਼ੁਦੈਨ ਜਹੀ ਤੇ ਏਹ ਅਵੇ ਡੁਗ ਡੁਗ ਮਾਰਦੀ ਰਹਿੰਦੀ ਗੱਲਾਂ ਮੈਂ ਕਿਹਾ ਵੀ ਕਿੰਨੇ ਕੁ ਦਿਨ ਲਾਉਣੇ ਜਲੰਧਰ, ਤੁਸੀਂ ਜੇ ਜਾਣਾ ਵਾਂ ਜਾਂ ਕਿ ਓਦਾ ਈ ਸਲਾਹ ਬਾਤ ਈ ਹੋਣ ਡਈ